ਗੁਰੂ ਜੀ ਦੇ ਕੋਲ ਕੁਝ ਡਰਾਕਲ ਬੰਦਿਆ ਨੇ ਬੇਨਤੀ ਕੀਤੀ ਕਿ ਉਹਨਾਂ ਨੂੰ ਇਸ ਮੌਕੇ ਕਾ ਲਾਭ ਉਠਾਉਣਾ ਚਾਹੀਦਾ ਹੈ ਪਰ ਗੁਰੂ ਜੀ ਨੇ ਕਿਹਾ ਕੇ ਇਹ ਸਭ ਕਸਮਾਂ ਝੁਟੀਆਂ ਹਨ ਤੇ ਇਹ ਸਭ ਕੁਝ ਫਰੇਬ ਹੈ ਸਾਨੂ ਕਿਲੇ ਨਹੀ ਛੱਡਣੇ ਚਾਹਿਦੇ ਨਹੀ ਤਾੰ ਫੇਰ ਪੈਰ ਨਹੀਂ ਲੱਗਣਗੇ ਇਸ ਕਰਕੇ ਉਹ ਮਜਬੂਰ ਨਾ ਕਰਨ ਤੇ ਜਾਕੇ ਕਿੱਲਿਆਂ ਦੀ ਰਾਖੀ ਕਰਨ ਗੁਰੂ ਜੀ ਨੇ ਸਿੱਖਾਂ ਦੀ ਪੰਚਾਇਤੀ ਦੀ ਮਰਿਆਦਾ ਨੂੰ ਕਾਇਮ ਰੱਖਣ ਲਈ ਪੰਜ ਬੱਦਲਾਂ ਉੱਤੇ ਛੱਟਾਂ ਪਾ ਕੇ ਵਿੱਚ ਕੂੜਾ-ਕਰਕਟ ਤੇ ਠੀਕਰੀਆਂ ਭਰਾਈਆਂ ਤੇ ਉਨ੍ਹਾਂ ਮਗਰ ਪੰਜਾਹ ਸਿੰਘ ਲਾ ਕੇ ਅਨੰਦਪੁਰ ਬਾਹਰ ਵਲ ਤੋਰੇ ਤੇ ਸਿੰਘਾ ਨੂੰ ਹਦਾਇਤਾਂ ਕੀਤੀ ਕਿ ਉਹ ਪਿਛਾਂਹ ਰਹਿਣ ਜੇਕਰ ਲੁੱਟ ਪਵੇ ਤਾਂ ਉਹ ਪਿੱਛੇ ਮੁੜ ਆਉਣ ਉਹੋ ਗੱਲ ਹੋਈ ਜਦੋਂ ਉਹ ਜ਼ਰਾ ਅਗਾਂਹ ਗਏ ਤਾਂ ਬਦਲ ਬਲਦ ਫ਼ੌਜ ਵਿੱਚ ਪੁੱਜੇ ਤਾਂ ਲੁੱਟ ਪੈ ਗਈ ਸਾਰਾ ਫਰੇਬ ਨੰਗਾ ਹੋ ਗਿਆ ਤੇ ਜ਼ਬਰਦਸਤ ਖ਼ਾਂ ਜ਼ਬਰਦਸਤ ਖ਼ਾਂ ਬਹੁਤ ਪਛਤਾਇਆ ਸਾਰੀਆਂ ਤਪਦੀਆਂ ਫੇਲ ਹੋਣ ਤੇ ਉਹ ਵਜ਼ੀਰ ਖ਼ਾਂ ਨਾਲ ਨਿਵੇਕਲਾ ਹੋ ਕੇ ਸ਼ਤਰੰਜ ਖੇਡਣ ਲਗ ਪਿਆ ਉਹ ਆਪਸ ਵਿੱਚ ਗੁਰੂ ਸਾਹਿਬ ਨੂੰ ਜਿਉਂਦੀਆ ਫੜਣ ਦੀਆਂ ਗੱਲਾ ਕਰ ਰਹੇ ਸਨ ਇੰਨੇ ਨੂੰ ਇੱਕ ਤੀਰ ਤਖਤ ਪੋਸ਼ ਤੇ ਬਾਵੇ ਵਿੱਚ ਆ ਵੱਜਿਆ ਜਿਸ ਨਾਲ ਸਵਾ ਤਿੰਨ ਸੋਨਾ ਲੱਗਿਆ ਹੋਇਆ ਸੀ ਤੇ ਨਾਲ ਇੱਕ ਰੁੱਕਾ ਦੱਸ ਲੱਖ ਫੌਜ ਦੇ ਜਰਨੈਲ ਬੈਠੇ ਕੰਬ ਰਹੇ ਸਨ ਉਹ ਸਮਝ ਗਏ ਸਨ ਕਿ ਤੀਰ ਗੁਰੂ ਗੋਬਿੰਦ ਜੀ ਦਾ ਹੈ ਤੇ ਉਸ ਤੀਰ ਦਾ ਉੱਥੇ ਉਂਝ ਤਾਂ ਉਸਦੀ ਬਜੁਰਗੀ ਦੀ ਕਰਾਮਾਤ ਸੀ ਰੁਕ ਕੇ ਵਿਚ ਗੁਰੂ ਗੋਬਿੰਦ ਸਾਹਿਬ ਨੇ ਲਿਖਿਆ ਸੀ ਕਿ ਉਹਨਾਂ ਇਹ ਤੀਰ ਸੋਚ ਸਮਝ ਕੇ ਮਾਰਿਆ ਹੈ ਜੇਕਰ ਉਹ ਚਾਹੁੰਦੇ ਤਾਂ ਦੋਨਾਂ ਦੀ ਜਾਣ ਵੀ ਲੈ ਸਕਦੇ ਸਨ ਪਰ ਨਿੱਹਥੇ ਉੱਥੇ ਵਾਰ ਕਰਨਾ ਬਾਦਸ਼ਾਹੀ ਹੀ ਨਹੀ ਉਹ ਮੈਦਾਨ ਵਿੱਚ ਲੜ ਕੇ ਮਾਰਣਗੇ ਇਹ ਤੀਰ ਕਿਸੇ ਕਰਾਮਾਤ ਨਾਲ ਨਹੀ ਸਗੋਂ ਅਭਿਆਸ ਦੀ ਗੱਲ ਹੈ ਉਹਨਾਂ ਮੁਗਲਾਂ ਖੁਦਾਂ ਦੇ ਉਸ ਦੀ ਖਦਾਈ ਨੂੰ ਵੀ ਭਰ ਕੇ ਤੰਗ ਕੀਤਾ ਹੈ ਉਹ ਕਯਾਮਾ ਦੇ ਖੁਦਾ ਸਾਹਮਣੇ ਕੀ ਹਿਸਾਬ ਦੇਣਗੇ ਜਬਰਦਸਤ ਖਾਂ ਆਪਣੇ ਸਾਥੀਆ ਨੂੰ ਕਹਿ ਰਿਹਾ ਸੀ ਕਿ ਇਹ ਠੀਕ ਹੈ ਕਿ ਉਹਨਾਂ ਜੁਲ਼ਮ ਕੀਤਾ ਹੈ ਪਰ ਉਹ ਕਰਨ ਕੀ ਉਹ ਬਾਦਸ਼ਾਹੀ ਨੂੰ ਹੁਕਮ ਮੋੜ ਨਹੀ ਸਕਦੇ ਉਹ ਕਹਿ ਰਿਹਾ ਸੀ ਕਿ ਅਨੰਦਪੁਰ ਦੇ ਇਹ ਮਾਲਕ ਸਹੀਦਾ ਵਾਂਗ ਪੁੱਜੇ ਜਾਣਗੇ ਇਹ ਸੁਣ ਕੇ ਸ਼ੇਰ ਮੁਹਮੰਦ ਖਾਂ ਕਹਿਣ ਲੱਗਾ ਕਿ ਉਸ ਨੂੰ ਅਨੰਦਪੁਰ ਦੀ ਬਰਬਾਦੀ ਨਾਲ ਖੁਸ਼ੀ ਨਹੀ ਹੋਈ ਉਹ ਤਾਂ ਆਪਣਾ ਹਰਮ ਸਜੋਉਣ ਆਇਆ ਹੈ। ਤੇ ਚਾਹੁੰਦਾ ਹੈ ਕਿ ਅਨੰਦਪੁਰ ਨੂੰ ਉਸੇ ਦੇ ਜਲਾਲ ਸਹਿਤ ਹੀ ਕਾਬੂ ਕੀਤਾ ਜਾਵੇ। ਇਸੇ ਦੇ ਨਾਲ ਹੀ ਉਹਨਾਂ ਨੂੰ ਅਨੂਪ ਕੌਰ ਪ੍ਰਸ਼ਾਦੀ ਹੱਥ ਦੀ ਚਾਨਣੀ ਤੰਬੂ ਤੇ ਘੋੜੇ ਪ੍ਰਾਪਤ ਹੋਣਗੇ। ਹੁਣ ਅਨੰਦਪੁਰ ਸਾਹਿਬ ਦਾ ਘੇਰਾ ਪਿਆ ਸੱਤ ਮਹੀਨੇ ਬੀਤ ਚੁੱਕੇ ਸਨ ਓਦਰ ਸਿੰਘ ਦੇ ਲੰਗਰ ਮਸਤਾਨੇ ਹੋ ਰਹੇ ਸਨ ਉਹ ਰੁੱਖਾ ਦੇ ਪੱਤੇ ਟਾਹਣੀਆ ਦੇ ਛਿੱਲਾ ਖਾ ਕੇ ਗੁਜਾਰਾ ਕਰ ਰਹੇ ਸਨ ਉਹ ਘਬਰਾ ਗਏ ਤੇ ਉਹਨਾਂ ਗੁਰੂ ਗੋਬਿੰਦ ਸਿੰਘ ਨੂੰ ਕਿੱਲ੍ਹਾ ਛੱਡਣ ਲਈ ਬੇਨਤੀ ਕੀਤੀ ਗੁਰੂ ਜੀ ਨੇ ਉਹਨਾਂ ਨੂੰ ਧੀਰਜ ਰੱਖਣ ਲਈ ਕਿਹਾ ਤੇ ਅੱਠ ਪਹਿਰ ਹੋਣ ਕੱਟਣ ਲਈ ਕਿਹਾ ਪਰ ਭੁੱਖ ਦੇ ਮਾਰੇ ਸਿੰਘਾ ਨੇ ਮਾਤਾ ਗੁਜਰੀ ਜੀ ਕੋਲ ਫਰਿਆਦ ਕੀਤੀ ਕਿ ਮਾਤਾ ਜੀ ਨੇ ਗੁਰੂ ਗੋਬਿੰਦ ਸਿੰਘ ਨੂੰ ਕਿੱਲ੍ਹਾ ਖਾਲੀ ਕਰਨ ਤੇ ਦਾਤੇ ਦਾ ਭਾਣਾ ਮੰਨਣ ਲਈ ਕਿਹਾ। ਗੁਰੂ ਜੀ ਨੇ ਮਾਤਾ ਦੇ ਮੁੂੰਹ ਉੱਤੇ ਫੁੱਲ ਚੜਾ ਦਿੱਤੇ ਗੁਰੂ ਜੀ ਨੇ ਕਿਹਾ ਪਹਿਲਾ ਉਹ ਆਦਮੀ ਨਿਕਲਣ ਜਿਨ੍ਹਾਂ ਨੂੰ ਮੌਤ ਪਿਆਰੀ ਹੈ ਪਿੱਛੋਂ ਅਨੰਦਪੁਰ ਵਾਸੀ ਤੇ ਫੇਰ ਗੁਰੂ ਘਰ ਦੇ ਮਹਿਲ ਨਿਕਲਣਗੇ ਗੁਰੂ ਜੀ ਨੇ ਕਿਹਾ ਫੌਜ ਤੋਂ ਬਿਨਾਂ ਕੋਈ ਹੋਰ ਅਨੰਦਪੁਰ ਵਿੱਚ ਨਾ ਰਹੇ ਫਲਸਰੂਪ ਬਹੁਤ ਸਾਰੇ ਲੋਕ ਅਨੰਦਪੁਰ ਛੱਡ ਕੇ ਤੁਰ ਪਾਏ ਗੁਰੂ ਦੇ ਮਹਿਲ ਮਾਤਾ ਜੀ ਤੇ ਸਹਿਬਜਾਦੇ ਵੀ ਨਿਕਲ ਪਏ ਅਨੁਪ ਕੌਰ ਵੀ ਵਾਲਾ ਬਦਲ ਕੇ ਫਿਰ ਦਸਤਾਰ ਸਜਾ ਕੇ ਤਲਵਾਰ ਮਿਆਨ ਵਿੱਚ ਪਾ ਕੇ ਤੇ ਨੇਜਾ ਫੜ ਕੇ ਮਰਦਾਂ ਵਾਲੇ ਭੇਸ ਵਿੱਚ ਚਲ ਪਏ ਅੱਧੀ ਰਾਤ ਤੱਕ ਅਨੰਦਪੁਰ ਖਾਲੀ ਹੋਣਾ

ਕੋਹਲੇ ਦੀ ਹਿਫਾਜਤ ਕਰਦੀ ਆ ਰਹੀ ਦੋਹਾਂ ਸਾਹਿਬਜਾਦਿਆ ਦੇ ਘੋੜੇ ਅੱਗੇ ਸਨ ਤੇ ਮਗਰ ਗੰਗੂ ਦਾ ਘੋੜਾ ਸੀ ਪਿੱਛੇ ਅਨੂਪ ਕੌਰ ਤੇ ਹੋਰ ਸਿੰਘ ਸੀ ਜਦੋ ਬਹੁਤ ਸਾਰੇ ਸਿੰਘ ਹੜ ਕੇ ਹੜ ਦੇ ਪਾਣੀ ਨਾਲ ਭਿਆਨਕ ਰੂਪ ਵਿੱਚ ਰੂਪ ਧਾਰ ਚੁੱਕੇ ਸੀ ਸਰਸਾ ਨਦੀ ਵਿੱਚ ਰੁੜ ਪਏ ਰੁੜ ਗਏ ਪਰ ਲਾਗੇ ਦੇ ਚਮਕੌਰ ਦੀ ਗੜ੍ਹੀ ਵਿੱਚ ਜਾ ਪੁੱਜੇ ਤਾਹਿ ਹੀ ਇੱਕ ਸਿੰਘ ਨੇ ਮਾਮਾ ਕਿਰਪਾਲ ਚੰਦ ਨੂੰ ਖਬਰ ਦਿੱਤੀ ਕਿ ਮਾਤਾ ਜੀ ਦੇ ਕੋਲਾ ਛੋਟੇ ਸਾਹਿਬਜਾਦੇ ਚਮਕੌਰ ਸਾਰੇ ਹੀ ਹੜ੍ਹ ਵਿੱਚ ਸਮਾਂ ਗਏ ਹਨ ਤੇ ਉਹਨਾਂ ਦੀ ਹਿਫਾਜਤ ਕਰ ਰਿਹਾ ਸਿੰਘਾ ਨਾਲ ਜੱਥਾ ਵੀ ਫੌਜ ਨਾਲ ਲੜਦਾ ਸ਼ਹਿਦ ਹੋ ਗਿਆ ਜਦੋ ਹੁਣ ਉਹਨਾ ਦੇ ਪੰਜ ਮੀਂਹ ਲੱਗ ਜਾ ਲੱਗਿਆ ਤਾਂ ਉ, ਸ ਨੂੰ ਉਹਨਾਂ ਦਾ ਉਹਨਾਂ ਦੀ ਕੁਝ ਪਤਾ ਨਾ ਲੱਗਾ ਸਿੰਘਾ ਨੇ ਦੱਸਿਆ ਕਿ ਨੁਕਸਾਨ ਮੁਗਲਾਂ ਦਾ ਵੀ ਬਹੁਤ ਹੋਇਆ। ਸੇਰ ਮਹੁਮੰਦ ਖਾਂ ਆਪਣਾ ਸਿਰਫ ਫੁੱਲ ਬਚਾ ਕੇ ਹੀ ਨੱਸ ਗਿਆ ਸੀ। ਉਸਨੇ ਇਹ ਵੀ ਦੱਸਿਆ ਕਿ ਮੁਗਲ ਫੌਜ ਵੀ ਨਦੀ ਪਾਰ ਕਰਨ ਦੀ ਕੋਸ਼ਿਸ ਕਰ ਰਹੀ ਸੀ ਉਸਦੇ ਇਹ ਬੋਲ ਗੁਰੂ ਜੀ ਨੇ ਵੀ ਸੁਣੇ ਇੱਕ ਹੋਰ ਸਿੰਘ ਨੇ ਦੱਸਿਆ ਕਿ ਮੁਗਲ ਫੌਜ ਅਨੰਦਪੁਰ ਵਿੱਚ ਤਾਂ ਜਾ ਪੁੱਜੀ ਸੀ ਪਰ ਉਸ ਪਿਛੋ ਬਹੁਤੀ ਸਿੰਘਾਂ ਹੱਥੋ ਮਾਰੀ ਗਈ ਜਦੋ ਉਹ ਇੱਥੇ ਪਹੁੰਚੀ ਤਾਂ ਉਸ ਉਸ ਸਮੇਂ ਸਾਰਾ ਅਨੰਦਪੁਰ ਖਾਲੀ ਪਿਆ ਸੀ ਜਿੱਥੇ ਉਹਨਾਂ ਦਾ ਸੁਆਗਤ ਕਰਨ ਵਾਲਾ ਕੋਈ ਨਹੀ ਸੀ ਇਸ ਸਮੇਂ ਉੱਥੇ ਪੁੱਜੇ ਮੁਗਲਾਂ ਨੂੰ ਸਿੰਘਾ ਨਾਲ ਪਰਛਾਵਾਂ ਤੱਕ ਨਾ ਮਿਲ ਸਕਿਆ ਇਹ ਸੁਣ ਕੇ ਗੁਰੂ ਗੋਬਿੰਦ ਸਾਹਿਬ ਨੇ ਕਿਹਾ ਕਿ ਇਸ ਇਮਤਿਹਾਨ ਦੇ ਰਾਤ ਦੀ ਕਹਾਣੀ ਬੜੀ ਦਰਦਨਾਕ ਹੈ ਇਸ ਵਿੱਚ ਇੱਕ ਪਾਸੇ ਸਿੰਘਾ ਦੇ ਸਿਦਕ ਤੇ ਗੁਰੂਆ ਦੇ ਪਿਆਰਿਆ ਦੀ ਪਰਖਿਆ ਪਰ ਦੂਜੇ ਪਾਸੇ ਜਬਰ ਜੁਲਮ ਇੱਕ ਨਇਆ ਆਇਆ ਸਿੰਘ ਸਰਸਾ ਵਿੱਚ ਮੌਤ ਦੀ ਭਿਆਨਕ ਖੇਡ ਦੀ ਗੱਲ ਸੁਣਾ ਰਿਹਾ ਸੀ ਉਸ ਨੇ ਮਾਤਾ ਜੀ ਦੇ ਡੋਲਿਆ ਨੂੰ ਹਵਾ ਵਾਂਗ ਡੋਲਦੇ ਦੇਖਿਆ ਸੀ ਤੇ

ਇਹ ਚਮਕੌਰ ਦੀ ਜਿਹੜੇ ਸਾਨੂੰ ਸਰਸਾ ਪਾਰ ਕਰਨ ਮਗਰੋਂ ਨਹੀ ਮਿਲੇ ਉਹ ਸੱਚ ਖੰਡ ਵਿੱਚ ਮਿਲਣਗੇ ਇਹ ਚਮਕੌਰ ਦੀ ਕੱਚੀ ਗੜੀ ਸਾਡੇ ਸਿਰ ਦੀ ਪਰਖ ਦੀ ਘਸਬੱਟੀ ਹੈ ਨਾਮ ਜਪੋ ਤੇ ਤਲਵਾਰ ਦੇ ਕਬਜੇ ਉੱਤੇ ਹੱਥ ਰੱਖੋ ਜਿੱਤ ਇਮਾਨ ਵਾਲਿਆ ਦੀ ਹੋਵੇਗੀ ਉਦਰ ਦੂਜੇ ਪਾਸੇ ਮੁਗਲ ਫੌਜਾਂ ਨਦੀ ਪਾਰ ਕਰ ਚੁੱਕੀਆ ਸਨ ਕੁਝ ਮੁਰਦੇ ਕੰਡੇ ਆ ਲੱਦੇ ਤੇ ਸਰੀਰ ਤੜਪ ਰਹੇ ਹਨ ਜਖਮੀ ਰੂਪ ਜਖਮੀ ਅਨੂਪ ਕੌਰ ਵੀ ਸਰਕੜਿਆ ਦੇ ਵਿਚਕਾਰ ਪਈ ਸੀ ਉਸਦਾ ਸਰੀਰ ਜਖਮੀ ਸੀ ਉਸਦੇ ਸਾਹਮਣੇ ਦੋ ਸਿੰਘ ਸ਼ਹੀਦ ਹੋਏ ਪਏ ਸਨ ਤੇ ਦੋ ਬੇਹੋਸ ਸਨ ਸੂਰਜ ਚੜਨ ਦੇ ਨਿਘੋ ਮਿਲਣ ਨਾਲ ਉਹਨਾਂ ਦੇ ਸਰੀਰ ਵਿੱਚ ਹਰਕਤ ਆਈ ਤੇ ਸੁੱਟ ਪਈ ਅਨੂਪ ਕੌਰ ਮਾਤਾ ਜੀ ਦੇ ਸਾਹਿਬਜਾਦਿਆ ਤੇ ਆਪਣੇ ਨੇੜੇ ਤੇੜੇ ਨਾ ਹੋਣ ਕਰਕੇ ਫਿਕਰਮੰਦ ਹੋ ਗਈ ਉਸਨੂੰ ਇਹ ਸਮਝ ਨਹੀ ਸੀ

ਕਰਨ ਦਾ ਮਨ ਬਣਾਇਆ ਉਹ ਸ਼ੇਰ ਵਾਂਗ ਉੱਠ ਕੇ ਬੈਠ ਗਈ ਇੰਨੇ ਨੂੰ ਦੂਜੇ ਦੋ ਸਿੰਘ ਵੀ ਚੇਤਨ ਹੋ ਗਏ ਸਨ ਤੇ ਉਹਨਾਂ ਸੰਭਾਲ ਲਏ ਤਿੰਨਾਂ ਜਾਣਿਆ ਨੇ ਹਿੰਮਤ ਕਰਕੇ ਬੇਹੋਸ ਹੋ ਚੁੱਕੇ ਸਿੰਘਾਂ ਨੂੰ ਦਿਲ ਪਰਵਾਹ ਕਰ ਦਿੱਤਾ ਤੇ ਆਪਣਾ ਸਾਥ ਲੱਭਣ ਲਈ ਰੋਪੜ ਵੱਲ ਨੂੰ ਤੁਰ ਪਏ ਜਰਾ ਅੱਗੇ ਜਾ ਕੇ ਉਹਨਾਂ ਨੂੰ ਘੋੜਿਆ ਦੇ ਸੁਰਾਂ ਦੇ ਨਿਸ਼ਾਨ ਬੰਦਿਆ ਦੇ ਪੈਰਾਂ ਦੇ ਨਿਸ਼ਾਨ ਟੁਕੜੇ ਮਿਲਨ ਲਗੇ ਤੇ ਹੁਣ ਲਈ ਧੰਨਵਾਦ ਬਾਕੀ ਦੀਆ ਗੱਲਾਂ ਕਰਾਂਗੇ ਬਾਅਦ ਚ ਮੇਰੇ ਵੀਰ

ਮੁਸਲਿਮ ਰਾਸ਼ਟਰ ਅਰਿਸਤੋ ਦੋ ਰਾਸ਼ਟਰ ਸਿਧਾਂਤ ਦੀ ਤਾਂ ਪ੍ਰਤਿਬੰਧ ਉੱਨੀ ਸੋ ਛੱਤੀ ਈਸਵੀ ਵਿਚ ਸਰ ਹੁਸੈਨ ਨੇ ਕੀਤਾ ਸੀ ਫੇਰ ਉੱਨੀ ਸੋ ਚਾਲੀ ਈਸਵੀ ਵਿਚ ਦੇ ਲਾਹੌਰ ਅਧੀਵੇਸ਼ਕ ਵਿਚ ਜਿੰਨ੍ਹਾਂ ਨੇ ਇਸ ਸਿਧਾਂਤ ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਭਾਰਤ ਦੀ ਸਮਸਿਆ ਅੰਤਰਰਾਸ਼ਟਰੀ ਨਹੀਂ ਸਗੋਂ ਅੰਤਰਰਾਸ਼ਟਰੀ ਹੈ ਸ੍ਰਿਸ਼ਟੀਕੋਨ ਨਾਲ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਹਿੰਦੂ ਅਤੇ ਮੁਸਲਮਾਨ ਦੋ ਧਰਮ ਨਹੀਂ ਸਨ ਸਗੋਂ ਦੋ ਧਰਮ ਨਹੀਂ ਸਗੋਂ ਹਿੰਦੂ ਅਤੇ ਮੁਸਲਮਾਨ ਧਾਰਮਿਕ ਸਮਾਜਿਕ ਰੀਤਾਂ ਅਤੇ

ਵਿਚਾਰਧਾਰਾ ਸਾਰੇ ਸਰਾਸ੍ਰ ਗਲਤ ਸੀ ਤਾਂ ਮੁਸਲਿਮ ਲੀਗ ਨੇ ਉਹਨਾਂ ਨੂੰ ਲਾਹੌਰ ਅਧਿਵੇਸ਼ਨ ਵਿਚ ਦੀ ਮਾਰਚ ਉੱਨੀ ਸੋ ਚਾਲੀ ਈਸਵੀ ਦੇ ਤਿੰਨ ਪਾਕਿਸਤਾਨ ਦੀ ਮੰਗ ਦਾ ਪ੍ਰਸਤਾਵ ਪਾਸ ਕੀਤਾ ਨਿੱਕੀ ਕਹਾਣੀ ਦੇ ਬਾਦਸ਼ਾਹ ਦੇ ਤੋਰ ਤੇ ਜਾਣੇ ਜਾਂਦੇ ਕੁਲਵੰਤ ਸਿੰਘ ਵਿਰਕ ਦਾ ਜਨਮ ਉੱਨੀ ਸੋ ਇੱਕੀ ਈਸਵੀ ਵਿਚ ਪਿੰਡ ਫੁਲਰਵਨ ਜਿੱਲ੍ਹਾ ਸ਼ੇਖੂਪੁਰਾ ਪਾਕਿਸਤਾਨ ਵਿਚ ਹੋਇਆ ਸੀਗਾ

ਲਾਹੌਰ ਦੇ ਕਾਲਜ ਤੋਂ BA ਕਰੀ ਸੀਗੀ ਤੇ ਬਾਅਦ ਵਿਚ ਅਮ੍ਰਿਤਸਰ ਦੇ ਖਾਲਸਾ ਕਾਲਜ ਤੋਂ MA ਕਰ ਕਰਿ ਸੀਗੀ ਓਹਨਾ ਨੇ MA ਦੇ ਵਿਚ ਪੜ੍ਹਦਿਆਂ ਵਿਰਕ ਸਿੰਘ ਨੇ ਕਹਾਣੀ ਰਚਨਾ ਸ਼ੁਰੂ ਕਰ ਦਿੱਤੀ ਸੀਗੀ ਵਿਰਕ ਨੇ ਕੁਝ ਸਮਾਂ ਭਾਰਤੀ ਫੌਜ ਵਿਚ ਬਤੌਰ lieutenant ਨੌਕਰੀ ਵੀ ਕੀਤੀ ਸੀਗੀ ਸ਼ਰਨਾਰਥੀ ਕੈੰਪਾਂ ਦੀ ਕਮਾਂਡਰੀ ਵੀ ਕੀਤੀ ਸੀ ਆਪ ਨੇ ਪੰਜਾਬ ਸਰਕਾਰ ਦੇ ਪੱਤਰ ਦੇ ਸੰਪਾਦਕਾਂ ਵਿਚ ਸੀ ਆਪ press ਵਿਚ bureau ਦੇ ਕਰਮਚਾਰੀ ਵੀ ਰਹੇ ਹਨ ਵਿਰਕ ਨੇ ਕਹਾਣੀ

ਭਾਰਤੀ ਸਹਿਤ ਅਕਾਦਮੀ ਅਹ ਦਿੱਲੀ ਵਲੋਂ ਵਿਰਕ ਨੂੰ ਉਹਨਾਂ ਦੇ ਕਹਾਣੀ ਸੰਗ੍ਰਹਿ ਨਵੇਂ ਲੋਕ ਲਈ ਸਮਾਨਿਤ ਵੀ ਕਰਿਆ ਸੀਗਾ ਉਹਨਾਂ ਨੂੰ ਪੰਜਾਬੀ ਸਹਿਤ ਅਕਾਦਮੀ ਲੁਧਿਆਣਾ ਦੇ ਨਵੇਂ ਲੁਧਿਆਣਾ ਨੇ ਵਿਰਕ ਨੂੰ ਸਿੰਘ ਧਾਲੀਵਾਲ award ਨਾਲ ਸਮਾਨਿਤ ਵੀ ਕਰਿਆ ਗਿਆ ਸੀ ਉਹਨਾਂ ਨੂੰ ਵਿਭਾਗ ਪੰਜਾਬ ਨੇ ਆਪ ਨੂੰ ਸ਼੍ਰੋਮਣੀ ਪੰਜਾਬੀ ਸਹਿਤਕਾਰ ਦਾ ਪੁਰਸਕਾਰ ਵੀ ਸੀਗਾ

ਤੁਸੀਂ ਮੇਰੀ ਇਕ ਕਹਾਣੀ ਇਹ ਜਰੂਰ ਸੁਣੋ ਦੁਸਰੇ ਮਹਾਂਯੁੱਧ ਵਿਚ ਸਰਕਾਰ ਅਤੇ ਭਾਰਤੀਆਂ ਵਿਚ ਰਾਜਨੀਤਿਕ ਗਤਿਰੋਧ ਪੈਦਾ ਹੋ ਗਿਆ ਸੀ ਪਰ ਸਰਕਾਰ ਨੂੰ ਇਸ ਸੰਕਟ ਵੇਲੇ ਭਾਰਤੀ ਦੇ ਸਹਿਯੋਗ ਦੀ ਲੋੜ ਸੀ ਇਸੇ ਤਰ੍ਹਾਂ ਸਰਕਾਰ ਲਈ ਇਹੀ ਜਰੂਰੀ ਸੀ ਕਿ ਉਹ ਇਸ ਗਤਿਰੋਧ ਨੂੰ ਦੂਰ ਕਰੇ ਇਸ ਉਦੇਸ਼ ਨਾਲ ਉੱਨੀ ਸੋ ਬਿਆਲੀ ਈਸਵੀ ਵਿਚ ਕਿ ਨੋ ਭਾਰਤ ਭੇਜਿਆ ਗਿਆ ਉਸਨੇ ਭਾਰਤ ਆਉਣ ਤੋਂ ਕੁਝ ਹੀ ਸਮਾਂ ਬਾਅਦ ਆਪਣੇ ਸੁਝਾਅ ਪੇਸ਼ ਕੀਤੇ ਇੰਨਾ ਸੁਝਾਵਾਂ ਵਿਚ ਕਿਹਾ ਗਿਆ ਸੀ ਕਿ ਲੜਾਈ ਦੀ ਤੇ ਭਾਰਤ ਨੂੰ ਇਕ ਪ੍ਰਦਾਨ ਕੀਤੀ ਜਾਵੇਗੀ ਪਰ ਨਾਲ ਵੀ ਇਹੇ ਵੀ ਕਿਹਾ ਗਿਆ ਸੀ ਜਿਹੜਾ ਪ੍ਰਾਂਤ ਭਾਰਤ ਵਿਚ ਸ਼ਾਮਿਲ ਨਹੀਂ ਹੋਣਾ ਚਾਹੇਗਾ ਉਸ ਨੂੰ ਅਲਗ ਰਹਿਣ ਤੇ ਹੋਏਗਾ ਇਹੀ ਗੱਲ ਤੌਰ ਤੇ ਇਸ ਗੱਲ ਦਾ ਪ੍ਰਤੀਕ ਸੀ ਕਿ ਜੇ ਮੁਸਲਮਾਨ ਚਾਹੁਣ ਤਾਂ ਉਹ ਭਾਰਤ ਸੰਘ ਤੋਂ ਵੱਖ ਹੋ ਸਕਦੇ ਹਨ ਭਾਰਤ ਛੱਡੋ ਅੰਦੋਲਨ ਦਾ ਵਿਦਰੋਹ ਕਮਿਸ਼ਨ ਤੇ ਸੁਝਾਵਾਂ ਤੇ ਸੰਤੁਸ਼ਟ ਹੋ ਕੇ ਕਾਂਗਰੇਸ ਨੇ ਇਕ ਗਾਂਧੀ ਜੀ ਦੀ ਅਗੁਆਈ ਉੱਨੀ ਸੋ ਬਿਆਲੀ ਈਸਵੀ ਵਿਚ ਭਾਰਤ ਛੱਡੋ ਅੰਦੋਲਨ ਸ਼ੁਰੂ ਕਰ ਦਿੱਤਾ ਇਸ ਅੰਦੋਲਨ ਦੇ ਕਾਰਨ ਲਗਭਗ ਸਾਰੇ ਕਾਂਗਰੇਸੀ ਨੇਤਾਵਾਂ ਨੇ ਜੇਲਾਂ ਦੀ ਦਰਸ਼ਨ ਕੀਤੇ ਜਦੋਂ ਕਿ ਦੂਸਰੇ ਪਾਸੇ ਮੁਹਮਦ ਅਲੀ

ਪਾਕਿਸਤਾਨ ਦੇ ਰੂਪ ਵਿਚ ਓਹਨਾ ਦੀ ਰਾਜਗੱਧੀ ਦਾ ਇਨਾਮ ਜਰੂਰ ਦੇਵੇਗੀ

ਸ਼੍ਰੀ ਯੋਜਨਾ ਉੱਨੀ ਸੋ ਚੁਮਾਲੀ ਈਸਵੀ ਵਿਚ ਸੁਝਾਵਾਂ ਨੂੰ ਨਾਮੰਜੂਰ ਕਰ ਦੇਣ ਦੇ ਬਾਅਦ ਮੁਸਲਿਮ ਲੀਗ ਨੇ ਆਪਣੀ ਮੰਗ ਨੂੰ ਲੈ ਕੇ ਇਕ ਜਿਨਾਹ ਧਰਮਯੁੱਧ ਮਚਾ ਦਿੱਤਾ ਪਾਕਿਸਤਾਨ ਦੀ ਪ੍ਰਾਪਤੀ ਦੇ ਬਿਨਾਂ ਉਹ ਕਿਸੇ ਤਰ੍ਹਾਂ ਕਾਂਗਰਸ ਦੇ ਨਾਲ ਸਮਝੌਤਾ ਕਰਨ ਲਈ ਤੈਯਾਰ ਨਹੀਂ ਸੀ

ਕੀਤੀ ਕਿ ਜੇ ਭਾਰਤੀ ਅਜਾਦੀ ਚਾਹੁੰਦੇ ਹੈ ਤਾਂ ਕਾਂਗਰਸ ਨੂੰ ਲੀਗ ਦੀ ਪਾਕਿਸਤਾਨ ਦੀ ਮੰਗ ਮੰਜੂਰ ਕਰ ਦੇਣੀ ਚਾਹੀਦੀ ਹੈ ਯੋਜਨਾ ਤੇ ਸਹਿਤ ਭਾਰਤੀ ਸਮਸਿਆ ਦੇ ਹੱਲ ਲਈ ਭਾਰਤ ਨੇ ਗਵਰਨਰ ਜਨਰਲ ਲਾਰਡ ਨੇ ਚੌਦਾਂ ਜੂਨ ਉੱਨੀ ਸੋ ਈਸਵੀ ਦੇ ਤਿੰਨ ਏਕੜ ਯੋਜਨਾ ਪੇਸ਼ ਕੀਤੀ ਯੋਜਨਾ ਅਨੁਸਾਰ ਭਾਰਤ ਦੇ ਵੱਖ ਵੱਖ ਦਲਾਂ ਵਿਚ ਸਮਝੌਤੇ ਕਰਵਾਇਆ ਜਾਣ ਜਾਣਾ ਸੀ ਇਸ ਲਈ ਵਿਚ ਇਸ ਸਰਵਦਲੀ ਬਣਾਇਆ ਗਿਆ ਸਮਝੌਤੇ ਵਿਚ ਕੁਛ ਮਹੱਤਵਪੂਰਨ ਸ਼ਰਤਾਂ ਰੱਖੀਆਂ ਗਈਆਂ ਜਿੰਨਾ ਨੂੰ ਸਾਰੇ ਪੱਖਾਂ ਨੇ ਮੰਜੂਰ ਕਰ ਲਿਆ ਪਰ ਜਿਨਾਹ ਨੇ ਨਹੀਂ ਕੀਤਾ ਉੱਨੀ ਸੋ ਪੰਤਾਲੀ ਈਸਵੀ ਦੀਆ ਆਮ ਚੌਣਾ ਵਿਚ ਬ੍ਰਿਟੇਨ ਦਾ ਰਾਜ ਮਜਦੂਰ ਦਲ ਦੇ ਹੱਥ ਵਿਚ ਆ ਗਿਆ। ਨਵੀ ਸਰਕਾਰ ਨੇ ਭਾਰਤੀ ਸਮਸਿਆ ਦੇ ਹੱਲ ਈ ਇਕ ਕਮਿਸ਼ਨ ਭੇਜਿਆ ਤਾ ਐਲਾਨ ਕੀਤਾ ਜਿਸਨੂੰ ਕੈਬਿਨੇਟ ਕਮਿਸ਼ਨ ਕਿਹਾ ਜਾਂਦਾ ਹੈ ਇਹ ਮਿਸ਼ਨ ਤੇਈ ਮਾਰਚ ਉੱਨੀ ਸੋ ਛਿਆਲੀ ਈਸਵੀ ਨੂੰ ਭਾਰਤ ਪਹੁੰਚਿਆ। ਇਸ ਮਿਸ਼ਨ ਨੂੰ ਸਾਰੀ ਸ਼ਕਤੀਆਂ ਪ੍ਰਾਪਤ ਕੀਤੀਆਂ ਗਈਆਂ ਆਖਿਰ ਵਿਚ ਮਿਸ਼ਨ ਨੂੰ ਆਪਣੀ ਯੋਜਨਾ ਪੇਸ਼ ਕੀਤੀ ਮੁਖ ਧਾਰਨਾ ਇਹ ਸੀ ਕਿ ਪ੍ਰਾਂਤਾਂ ਦਾ ਆਪਸ ਵਿਚ ਬਣਾਉਣ ਦਾ ਹੋਵੇਗਾ ਇਸ ਵਿਚ ਸਵਿੰਧਾਨ ਸਭਾ ਤੇ ਅੰਤਰਿਮ ਸਰਕਾਰ ਦੀ ਵਿਅਵਸ਼ਥਾ ਵੀ ਕੀਤੀ ਗਈ ਉਂਝ ਤਾਂ ਇਹ ਯੋਜਨਾ ਨਾਲ ਮਿਲਦੀ ਜੁਲਦੀ ਸੀ ਪਰ ਇਸ ਨੂੰ ਕਾਂਗਰੇਸੀ ਤੇ ਦੋਵਾਂ ਨੇ ਹੀ ਮਜਦੂਰ ਕਰ ਲਿਆ ਲੀਗ ਨੇ ਇਸ ਨੂੰ ਇਸ ਲਈ ਮੰਜੂਰ ਕੀਤਾ ਸੀ ਕਿਓਂਕਿ ਇਸ ਦੇ ਅਨੁਸਾਰ ਰਾਜਾ ਦੇ ਵਰਗੀਕਰਨ ਦੇ ਅਧਾਰ ਤੇ ਹੋਣਾ ਸੀ ਇਸ ਨਾ ਪਾਕਿਸਤਾਨ ਦੇ ਨਿਰਮਾਣ ਦੀ ਪੂਰੀ ਪੂਰੀ ਸੰਭਾਵਨਾ ਸੀ ਅਤੇ ਇਹਨਾਂ ਕਰਕੇ ਉਸ ਟੈਮ ਵਿਚ ਬਹੁਤ ਹੀ ਬਹੁਤ ਜਿਆਦਾ ਹਾਲਾਤ ਵਿਗੜ ਚੁਕੇ ਸਨ ਹੁਣ ਤੁਸੀਂ ਮੈਨੂੰ ਕੁਝ ਆਪਣੀ ਗੱਲਾਂ ਵੀ ਦੱਸੋ

ਪਹਿਲਾਂ ਤਾਂ ਉਹ ਦੋਵੇਂ ਆਪਣੇ ਰੈਜੀਮੈਂਟਲ ਸੈਂਟਰ ਵਿਚ ਇਕੱਠੇ ਰਹਿੰਦੇ ਸੀਗੇ ਹੁਣ ਇਕ ਬਟਾਲੀਅਨ ਵਿਚ ਬਰਮਾ ਫਰੰਟ ਤੇ ਲੜ ਰਹੇ ਸਨ ਕਰਮ ਸਿੰਘ ਪਹਿਲਾਂ ਦਾ ਭਰਤੀ ਸੀ ਤੇ ਹੁਣ ਹੌਲਦਾਰੀ ਕਰਦਾ ਸੀ ਪਰ ਮਾਨ ਸਿੰਘ ਮਸਾਂ ਨਾਇਕੀ ਤਕ ਹੀ ਅਪੜਿਆ ਸੀ ਕਰਮ ਸਿੰਘ ਬਾਰੇ ਇਕ ਖ਼ਾਸ ਗੱਲ ਇਹ ਵੀ ਸੀਗੀ ਕਿ ਉਸ ਦੀ ਜੀਭ ਵਿਚ ਬਹੁਤੇ ਰਸ ਸੀਗਾ ਪਿੰਡ ਦੇ ਕਈ ਮੁੰਡੇ ਫ਼ੌਜ ਵਿਚ ਸਨ ਜਦੋਂ ਉਹ ਛੁਟੀ ਆਉਂਦੇ ਤਾਂ ਬੰਦਿਆਂ ਨਾਲ ਉਨ੍ਹਾਂ ਦੀ ਗੱਲ ਵਾਹਿਗੁਰੂ ਜੀ ਕੀ ਫ਼ਤਹਿ ਤੋਂ ਅਗੇ ਟੁਰਦੀ ਨਾ ਪਰ ਜਦੋਂ ਕਰਮ ਸਿੰਘ ਪਿੰਡ ਆਉਂਦਾ ਤਾਂ ਖੂਹ ਤੇ ਨ੍ਹਾਉਣ ਵਾਲਿਆਂ ਦੀ ਭੀੜ ਲੱਗ ਜਾਂਦੀ ਸੀ ਸਿਆਲ ਵਿਚ ਅੱਧੀ ਰਾਤ ਲੋਕ ਠੰਡੀ ਹੋ ਰਹੀ ਦਾਣੇ ਭੁੰਨਣ ਵਾਲੀ ਭੱਠੀ ਦੇ ਸੇਕ ਆਸਰੇ ਕਰਮ ਸਿੰਘ ਦੀਆਂ ਗੱਲਾਂ ਸੁਣਦੇ ਰਹਿੰਦੇ ਸੀਗੇ ਪਿਛਲੀ ਰਜਮੈਂਟ ਵਿਚ ਉਸ ਦੀ ਰਾਈਫਲ ਦਾ ਨਸ਼ਾਨਾ ਬੜਾ ਮਸ਼ਹੂਰ ਸੀਗਾ ਨਿਸ਼ਾਨਾ ਮਾਰਨ ਦੇ ਮੁਕਾਬਲੇ ਵਿਚ ਉਸ ਦੀ ਗੋਲੀ ਨਿਸ਼ਾਨੇ ਦੇ ਇਸ ਤਰ੍ਹਾਂ ਵਿਚਕਾਰੋਂ ਲੰਗੀ ਜਿਵੇਂ ਆਪ ਹੀ ਹੱਥ ਨਾਲ ਫੜਕੇ ਲੰਘਾਈ ਗਈ ਹੋਵੇ ਓਹਨੇ ਇੰਨਾ ਤੇਜ ਨਿਸ਼ਾਨਾ ਸੀਗਾ ਓਹਦਾ। ਲੜਾਈ ਵਿਚ ਉਹਦੇ ਪੱਕੇ ਨਿਸ਼ਾਨੇ ਨੇ

ਵੇਖਣ ਵਾਲਿਆਂ ਨੂੰ ਏਂ ਲਗਦਾ ਓਹੋ ਭੂਤ ਚੁੰਬੜ ਗਿਆ ਹੋਵੇ ਓਹਨੂੰ ਤੁਹਾਨੂੰ ਮੇਰੀ ਗੱਲ ਕਿਵੇਂ ਲੱਗੀ ਸੱਤ ਸ਼੍ਰੀ ਅਕਾਲ ਆਪ ਜੀ ਸਿੱਖ ਧਰਮ ਵਿੱਚ ਤੀਜੇ ਗੁਰੂ ਹੋਏ। ਆਪ ਜੀ ਦਾ ਜਨਮ ਚੋਦਾਂ ਸੌ ਉਨਾਸੀ ਨੂੰ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਆਪ ਜੀ ਦੇ ਪਿਤਾ ਦਾ ਨਾਮ ਤੇਜਭਾਨ ਸੀ ਅਤੇ ਮਾਤਾ ਦਾ ਨਾਮ ਸੁਲੱਖਣੀ ਸੀ। ਆਪ ਜੀ ਦੇ ਚਾਰ ਭਰਾ ਸਨ। ਆਪ ਜੀ ਸਭ ਤੋਂ ਵੱਡੇ ਸੀ। ਆਪ ਜੀ ਦਾ ਵਿਆਹ ਬੀਬੀ ਰਾਮ ਕੌਰ ਨਾਲ ਹੋਇਆ। ਆਪ ਜੀ ਦੇ ਚਾਰ ਨਿਆਣੇ ਸਨ। ਮੋਹਨ ਜੀ, ਮੋਹਰੀ ਜੀ, ਬੀਬੀ ਦਾਨੀ ਅਤੇ ਬੀਬੀ ਭਾਨੀ ਜੀ। ਸ਼੍ਰੀ ਗੁਰੂ ਅੰਗਦ ਦੇਵ ਜੀ ਨਾਲ ਮਿਲਾਪ, ਸ਼੍ਰੀ ਗੁਰੂ ਅਮਰਦਾਸ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲੋਂ ਉਮਰ ਵਿੱਚ ਕੇਵਲ ਦਸ ਸਾਲ ਛੋਟੇ ਸਨ। ਪਰ ਗੁਰੂ ਨਾਨਕ ਦੇਵ ਜੀ ਨਾਲ, ਗੁਰੂ ਜੀ ਦੀ ਮੁਲਾਕਾਤ ਨਹੀਂ ਸੀ ਹੋਈ। ਉਸ ਸਮੇਂ ਨਾ ਤਾਂ ਸ਼ਹਿਰ ਅੰਮ੍ਰਿਤਸਰ ਸੀ ਅਤੇ ਨਾ ਹੀ ਡੇਰਾ ਬਾਬਾ ਨਾਨਕ ਵਜੂਦ ਵਿੱਚ ਆਏ ਸਨ। ਸੰਨ ਪੰਦਰਾਂ ਸੌ ਪੰਤ ਇਕਤਾਲੀ ਵਿੱਚ

ਪੰਜਾਬ ਆ ਰਹੇ ਸਨ ਤਾਂ ਉਹਨਾ ਨੂੰ ਇੱਕ ਵੈਸ਼ਨਵ ਸਾਧੂ ਸਾਥੀ ਮਿਲ ਗਿਆ ਜੋ ਕਿ ਗੁਰੂ ਜੀ ਦੇ ਪਿੰਡ ਦਾ, ਉਹਨਾ ਦੇ ਨਾਲ ਹੀ ਆਇਆ, ਪਰ ਜਦੋਂ ਇੱਥੇ ਆ ਕੇ ਉਸਨੂੰ ਇਹ ਪਤਾ ਲੱਗਾ ਕਿ ਗੁਰੂ ਅਮਰਦਾਸ ਜੀ ਨੇ ਅਜੇ ਤੱਕ ਕੋਈ ਗੁਰੂ ਧਾਰਨ ਨਹੀਂ ਕੀਤਾ, ਤਾਂ ਉਸਨੇ ਕਿੰਨੇ ਬੁਰੇ ਪੁੱਛ ਨਾਲ ਸੰਗ ਕਰਨ ਦੇ ਮਾਨਸਿਕਤਾ ਉੱਤੇ ਬਹੁਤ ਪਰੇਸ਼ਾਨੀ ਹੋਈ। ਇਸ ਘਟਨਾ ਦਾ ਗੁਰੂ ਅਮਰਦਾਸ ਜੀ ਉੱਪਰ ਡੂੰਘਾ ਅਸਰ ਪਿਆ। ਉਹਨਾ ਨੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਜਾਣ ਦਾ ਪੱਕਾ ਫੈਸਲਾ ਕਰ ਲਿਆ। ਇੱਕ ਦਿਨ ਗੁਰੂ ਅਮਰਦਾਸ ਜੀ ਦੀ ਨਹੁੰ ਅਤੇ ਗੁਰੂ ਅੰਗਦ ਦੇਵ ਜੀ ਸਪੁੱਤਰੀ ਬੀਬੀ ਅਮਰੋ, ਸਤਿਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਪਾਠ ਕਰ ਰਹੀਆਂ ਸਨ। ਗੁਰੂ ਆਪਣੀ ਨਹੁੰ ਨਾਲ ਲੈ ਕੇ ਗੁਰੂ ਅੰਗਦ ਦੇਵ ਜੀ ਕੋਲ ਪਹੁੰਚੇ। ਉਸ ਵੇਲੇ ਗੁਰੂ ਜੀ ਦੀ ਉਮਰ ਸੱਠ ਸਾਲ ਦੇ ਕਰੀਬ ਸੀ। ਦਿਲ ਵਿੱਚ ਪ੍ਰੇਮ ਠਾਠਾਂ ਮਾਰ ਰਿਹਾ ਸੀ। ਇਸ ਲਈ ਗੁਰੂ ਵੈਸ਼ਨਵ ਸਾਧ ਦੇ ਚਲੇ ਜਾਣ ਤੋਂ ਬਾਅਦ, ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਗਏ। ਸ਼੍ਰੀ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਦੀ ਆਪਸ ਵਿੱਚ ਕੁੜਮਾਚਾਰੀ ਦੀ ਰਿਸ਼ਤੇਦਾਰੀ ਸੀ। ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਦਾ ਸਤਿਕਾਰ ਕਰਨਾ ਚਾਹਿਆ। ਪਰ ਗੁਰੂ ਅਮਰਦਾਸ ਜੀ ਨੇ, ਗੁਰੂ ਅੰਗਦ ਦੇਵ ਜੀ ਦੇ ਚਰਨਾਂ ਤੇ ਸ਼ੀਸ਼ ਰੱਖ ਦਿੱਤਾ ਅਤੇ ਬੇਨਤੀ ਕੀਤੀ ਕਿ ਮੈਂ ਗੁਰੂ ਦਾ ਸਿੱਖ ਬਣਨਾ ਅਤੇ ਅੰਤਿਮ ਆਤਮਿਕ ਗਿਆਨ ਅਤੇ ਸ਼ਾਂਤੀ ਦੀ ਦਾਤ ਲੈਣ ਆਇਆ ਹਾਂ। ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਆਪ ਦੀ ਬੇਨਤੀ ਕਬੂਲ ਕੀਤੀ। ਗੁਰੂ ਭਗਤੀ ਘਾਲ ਕਮਾਈ ਅਤੇ ਗੁਰਿਆਈ ਭਾਵੇਂ ਗੁਰੂ ਅਮਰਦਾਸ ਜੀ ਉਸਦੀ ਉਮਰ ਵਡੇਰੀ ਸੀ ਪਰ ਉਹਨਾ ਦੇ ਅੰਦਰ ਸੇਵਾ ਭਾਵਨਾ ਦੀ ਮੰਗ ਅਤੇ ਦਿਲ ਵਿੱਚ ਉਤਸ਼ਾਹ ਵੀ ਬਹੁਤ ਸੀ। ਇਸ ਲਈ ਗੁਰੂ ਜੀ ਜਵਾਨਾਂ ਵਾਂਗ ਗੁਰੂ ਉਸਦੀ ਸੇਵਾ ਵਿੱਚ ਜੁੱਟ ਗਏ ਸਨ। ਦਿਨ ਰਾਤ ਇੱਕੋ ਲਗਨ ਵਿੱਚ ਲੱਗੇ ਰਹਿੰਦੇ ਸਨ। ਉਸ ਸਮੇਂ ਦਰਿਆ ਬਿਆਸ ਖਡੂਰ ਸਾਹਿਬ ਤੋਂ ਤਿੰਨ ਕੁ ਮੀਲ ਦੀ ਵਿੱਥ ਤੇ ਸੀ। ਗੁਰੂ ਇਸ਼ਨਾਨ ਕਰਕੇ ਗੁਰੂ ਸਾਹਿਬ ਜੀ ਲਈ ਗਾਗਰ ਭਰਕੇ ਲਿਆਉਂਦੇ। ਇੱਕ, ਦਿਨ ਵੇਲੇ ਲੰਗਰ ਵਿੱਚ ਭਾਂਡੇ ਮਾਂਜਣਾ, ਬਾਲਣ ਲਿਆਉਣਾ,

ਆਪ ਉਮਰ ਵਧੇਰੀ ਹੋਣ ਕਰਕੇ ਇੱਕ ਹਨੇਰੀ ਕਾਲੀ ਰਾਤ ਨੂੰ ਮੀਂਹ ਵਰ੍ਹਦੇ ਵਿੱਚ ਭਾਰੀ ਗਾਗਰ ਲਈ ਆਉਂਦੇ, ਖਡੂਰ ਦੇ ਚੁਰਾਹਿਆਂ ਦੇ ਖੱਡੇ ਨਾਲ ਠੇਡਾ ਖਾ ਕੇ ਡਿੱਗ ਪਏ। ਸੁਭਾਵਿਕ ਇੱਕ ਰਾਹੀ ਨੇ ਆਤਮਾ ਨੇ ਨਿਥਾਵਾਂ ਆਖ ਦਿੱਤਾ। ਇਹ ਘਟਨਾ ਪੰਦਰਾਂ ਸੌ ਬਵੰਜ਼ਾ ਦੀ ਹੈ। ਉਦੋਂ ਗੁਰੂ ਅਮਰਦਾਸ ਜੀ ਦੀ ਉਮਰ ਤਹੇਤਰ ਸਾਲ ਦੀ ਹੋ ਚੁੱਕੀ ਸੀ। ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਬੜੇ ਪਿਆਰ ਸਤਿਕਾਰ ਨਾਲ ਅਮਰਦਾਸ ਜੀ ਨੂੰ

ਭਗਤ ਬਾਣੀ ਉਹਨਾ ਦੇ ਹਵਾਲੇ ਕਰ ਦਿੱਤੀ। ਆਪੇ ਬਚਨ ਕੀਤਾ ਸ਼੍ਰੀ ਅਮਰਦਾਸ ਜੀ ਨਿਆਸਰਿਆ ਦੇ ਆਸਰੇ ਅਤੇ ਨਿਥਾਵਿਆਂ ਦੇ ਥਾਵ ਹੋਣਗੇ। ਗੋਇੰਦਵਾਲ ਗੁਰਮਤਿ ਪ੍ਰਚਾਰ ਕੇਂਦਰ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਉਨੱਤੀ ਮਾਰਚ ਪੰਦਰਾਂ ਸੌ ਬਵੰਜ਼ਾਂ ਈਸਵੀ ਵਿੱਚ ਜੋਤੀ ਜੋਤ ਸਮਾ ਗਏ। ਉਸ ਦਿਨ ਤੋਂ ਸ਼੍ਰੀ ਗੁਰੂ ਅਮਰਦਾਸ ਜੀ ਨੇ ਗੁਰ-ਗੱਦੀ ਦਾ ਭਾਰ ਸੰਭਾਲ ਲਿਆ। ਗੁਰੂ ਗੋਇੰਦਵਾਲ ਨੂੰ ਸਿੱਖੀ ਦਾ ਕੇਂਦਰ ਬਣਾਇਆ। ਬੀਬੀ ਭਾਨੀ ਜੀ ਦਾ ਵਿਆਹ, ਸ੍ਰੀ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ ਵਿਆਹੁਣ ਯੋਗ ਹੋ ਗਈ ਸੀ।

ਗਏ ਤਦ ਜੇਠਾ ਜੀ ਵੀ ਇੱਥੇ ਆ ਕੇ ਗੁਰੂ ਘਰ ਦੀ ਅੱਟਲ ਸੇਵਾ ਤਨ ਅਤੇ ਮਨ ਨਾਲ ਕਰਦੇ ਰਹੇ। ਸਤਿਗੁਰੂ ਜੀ ਨੇ ਜੇਠਾ ਨੂੰ ਇੱਕ ਯੋਗ ਵਰ ਦੇਖ ਕੇ ਬੀਬੀ ਭਾਨੀ ਜੀ ਦਾ ਵਿਆਹ ਉਹਨਾ ਨਾਲ ਕਰ ਦਿੱਤਾ। ਗੋਇੰਦਵਾਲ ਸਾਹਿਬ ਨੂੰ ਤਾਂ ਸਿੱਖ ਧਰਮ ਦਾ ਪ੍ਰਚਾਰ ਕੇਂਦਰ, ਹੁਣ ਖਡੂਰ ਸਾਹਿਬ ਦੀ ਥਾਂ ਗੋਇੰਦਵਾਲ ਸਾਹਿਬ ਬਣ ਗਿਆ ਸੀ। ਗੁਰ ਸਿੱਖਾਂ ਅਤੇ ਹੋਰ ਸਰਧਾਲੂ ਲੋਕਾਂ ਦੀ ਆਵਾਜਾਈ ਅਤੇ ਗੋਇੰਦਵਾਲ ਹੀ ਹੋ ਗਈ। ਗੁਰ-ਸਿੱਖਾਂ ਦੀ ਗਿਣਤੀ ਦਿਨੋ ਦਿਨ ਵੱਧਣ ਲੱਗੀ। ਇਹ ਨਗਰੀ ਸ਼ਾਹੀ ਸੜਕ ਉੱਤੇ ਵਸੀ ਸੀ। ਇਸ ਲਈ ਲੋਕ ਇੱਥੇ ਵਸਣੇ ਸ਼ੁਰੂ ਹੋ ਗਏ। ਇੱਥੇ ਦਾ ਵਪਾਰ ਵੀ ਵੱਧ ਗਿਆ। ਗੋਇੰਦਵਾਲ ਨਵੀਆਂ ਇਮਾਰਤਾਂ ਦੀ ਉਸਾਰੀ ਹੋਣ ਲੱਗੀ। ਇਮਾਰਤ ਦੀ ਲੱਕੜੀ ਲੈਣ ਲਈ ਸਾਬਰ ਮੱਲ ਜੀ ਹਰੀਪੁਰ ਗਏ। ਹਰੀਪੁਰ ਦਾ ਰਾਜਾ ਕੋਲ ਪਹਾੜੀਏ ਗੁਰੂ ਜੀ ਦੇ ਸਿੱਖ ਬਣ ਗਏ। ਇਸ ਤਰ੍ਹਾਂ ਰੌਣਕਾਂ ਵੱਧਦੀਆਂ ਗਈਆਂ। ਗੁਰੂ ਕਾ ਲੰਗਰ- ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਛੂਆ-ਛਾਤ, ਜਾਤ-ਪਾਤ, ਅਤੇ ਊਚ-ਨੀਚ ਦੇ ਵਿਤਕਰਿਆਂ ਨੂੰ ਸੀ। ਸਮਾਜ ਵਿੱਚੋਂ ਇਸ ਨਫਰਤ ਦੇ ਵਿਤਕਰੇ ਨੂੰ ਦੂਰ ਕਰਨ ਲਈ ਗੁਰੂ ਕੇ ਲੰਗਰ ਦੀ ਪ੍ਰਥਾ ਚਲਾਈ ਸੀ। ਸ਼੍ਰੀ ਗੁਰੂ ਅੰਗਦ ਦੇਵ ਜੀ ਨੇ, ਖਡੂਰ ਸਾਹਿਬ ਵਿੱਚ ਲੰਗਰ ਜਾਰੀ ਰੱਖਿਆ। ਸ੍ਰੀ ਗੁਰੂ ਅਮਰਦਾਸ ਜੀ ਨੇ ਵੀ ਗੋਇੰਦ ਸਾਹਿਬ ਵਿਖੇ ਲੰਗਰ ਜਾਰੀ ਰੱਖਿਆ। ਗਰੀਬਾਂ ਉੱਪਰ ਹੁੰਦੀ ਵਧੀਕੀ ਨੂੰ ਦੂਰ ਕਰਨ ਲਈ ਗੁਰੂ ਜੀ ਨੇ ਹੁਕਮ ਦਿੱਤਾ ਕਿ ਸੰਗਤ ਪੰਗਤ ਦੇ ਸਿਧਾਂਤ ਅਨੁਸਾਰ ਗੁਰੂ ਕੇ ਲੰਗਰ ਚ ਕੇਵਲ ਉਹਨਾ ਲੋਕਾਂ ਨੂੰ ਬੈਠਣ ਦੀ ਆਗਿਆ ਦਿੱਤੀ ਜਾਵੇਗੀ ਜੋ ਗੁਰੂ ਕੇ ਲੰਗਰ ਵਿੱਚ ਸਭਨਾਂ ਨਾਲ ਮਿਲ ਕੇ ਇੱਕ ਪੰਗਤ ਵਿੱਚ ਬੈਠ ਕੇ ਲੰਗਰ ਛਕਣਗੇ। ਗੁਰੂ ਜੀ ਗੁਰੂ ਦਰਬਾਰ ਵਿੱਚ ਪ੍ਰਚਾਰ ਕਰਦੇ ਸਨ। ਕਿ ਕਿਸੇ ਨੂੰ ਵੀ ਨੀਂਵਾਂ ਕਹਿ ਕੇ ਨਾ ਦੁਰਕਾਰੋ, ਕਿਸੇ ਵੀ ਸ਼ੂਦਰ ਨੂੰ ਸੰਝਾਲ ਨਾ ਕਹੋ। ਗੁਰੂ ਜੀ ਦੀ ਇਸ ਬਣਾਈ ਗਈ ਨੀਤੀ ਤੋਂ ਪ੍ਰਭਾਵਿਤ ਹੋ ਕੇ ਮਨੀ ਦਾਸ ਮਸ਼ਹੂਰ ਕੱਟੜ ਪੰਡਿਤ ਨੇ ਛੂਤ-ਛਾਤ ਨੂੰ ਦੂਰ ਕਰਨ ਲਈ ਸ਼੍ਰੀ ਗੁਰੂ ਅਮਰਦਾਸ ਜੀ ਦਾ ਸਮਰਥਨ ਦਿੰਦਿਆਂ ਹੋਇਆਂ ਇੱਕ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਅਤੇ ਛੂਤ-ਛਾਤ ਦੇ ਭਰਮ ਨੂੰ ਮਿੱਟੀ ਵਿੱਚ ਮਿਲਾਇਆ। ਗੋਇੰਦਵਾਲ ਵਿੱਦਿਆ ਦਾ ਕੇਂਦਰ ਸੀ। ਸ਼੍ਰੀ ਗੁਰੂ ਅਮਰਦਾਸ ਜੀ ਦਾ ਦਰਬਾਰ ਮਜ਼੍ਹਬਾਂ, ਧਰਮਾਂ ਦੇ ਸੰਪਰਦਾਇਆਂ ਦੇ ਵਿਤਕਰੇ ਦੇ ਵਿਰੁੱਧ ਸੀ। ਹਰੇਕ ਧਰਮ ਦਾ ਵਿਅਕਤੀ ਉਹਨਾ ਦੇ ਦਰਬਾਰ ਵਿੱਚ ਸ਼ਾਮਿਲ ਹੋ ਕੇ ਗਿਆਨ ਪ੍ਰਾਪਤੀ ਕਰਦਾ ਸੀ। ਆਰੰਭ ਸਤਿਸੰਗ ਨੇਮ ਨਾਲ ਹੁੰਦਾ ਸੀ। ਇੱਕ ਕਿਸੇ ਦਿਨ ਜਦੋਂ ਕੇਂਦਰ ਤੋਂ ਵਿਧਾਇਕ, ਲਾਲ, ਨਹਿਲੇ, ਵਿਦਵਾਨ, ਪੰਡਿਤ, ਕਵੀ ਜਨ-ਕਲਾਕਾਰ, ਸੰਗੀਤ ਨੇਤਾ, ਸ਼ਿਲਪਾਕਾਰ, ਮੁਸਲਮਾਨ, ਫਕੀਰ, ਦਰਵੇਸ਼, ਅਤੇ ਸੂਫੀਅਤ ਅਤੇ ਹੋਰ ਮੁਸਲਮਾਨ ਆਲਮ ਫਾਜ਼ਿਲ ਵੀ ਇਕੱਠੇ ਹੁੰਦੇ ਹਨ। ਗੋਸ਼ਟੀਆਂ ਹੁੰਦੀਆਂ ਸਨ, ਵਿਚਾਰ ਵਟਾਂਦਰੇ ਖੁੱਲ੍ਹ ਕੇ ਕੀਤੇ ਜਾਂਦੇ ਸਨ। ਅਸਲ ਵਿੱਚ ਗੋਇੰਦਵਾਲ ਇੱਕ ਵਿਸ਼ਵ ਵਿਦਿਆਲਿਆ ਬਣ ਗਿਆ ਸੀ। ਗੋਇੰਦਵਾਲ ਸਾਹਿਬ ਵਿੱਚ ਬਾਊਲੀ ਦਾ ਨਿਰਮਾਣ, ਲੰਗਰ ਪ੍ਰਥਾ, ਜਾਤ ਪਾਤ ਨੂੰ ਖਤਮ ਕਰਨ ਲਈ ਇੱਕ ਤਕੜਾ ਉੱਦਮ ਸੀ। ਜਿਸਨੂੰ ਮੰਨਣ ਵਾਲਿਆਂ ਦੀ ਇੱਕ ਤਕੜੀ ਸੰਗਤ ਬਣ ਗਈ ਸੀ। ਪਰ ਵਿਰੋਧੀ ਵੀ ਉੱਥੇ ਹੀ ਸਨ।